ਜਾਵਾ ਵਿੱਚ ਰੀਲੇਸ਼ਨਲ ਆਪਰੇਟਰਜ਼ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਬੂਲੀਅਨ ਦਾਤਾ ਟਾਈਪ ਬੂਲਿਅਨ ਡੇਟਾ ਟਾਈਪ ਰੀਲੇਸ਼ਨਲ ਆਪਰੇਟਰਜ਼ ਅਤੇ ਰੀਲੇਸ਼ਨਲ ਆਪਰੇਟਰਜ਼ ਦਾ ਪ੍ਰਯੋਗ ਕਰਕੇ ਦਾਤਾ ਦੀ ਤੁਲਨਾ ਕਰਨਾ
ਇਸ ਟਿਊਟੋਰਿਅਲ ਦੇ ਲਈ ਅਸੀ ਪ੍ਰਯੋਗ ਕਰਾਂਗੇ ਉਬੁੰਟੂ 11 10 ਜੇਡੀਕੇ 1 6 ਅਤੇ ਇਕਲਿਪਸ 3 7 ਇਸ ਟਿਊਟੋਰਿਅਲ ਨੂੰ ਜਾਨਣ ਤੁਹਾਨੂੰ ਜਾਵਾ ਵਿੱਚ ਡੇਟਾ ਟਾਈਪ ਦਾ ਗਿਆਨ ਹੋਣਾ ਚਾਹੀਦਾ ਹੈ
ਜੇਕਰ ਅਜਿਹਾ ਨਹੀਂ ਹੈ ਤਾਂ ਉਚਿਤ ਟਿਊਟੋਰਿਅਲ ਲਈ ਕ੍ਰਿਪਾ ਸਾਡੀ ਇਸ ਵੇਬਸਾਈਟ ਉੱਤੇ ਜਾਓ
ਰੀਲੇਸ਼ਨਲ ਆਪਰੇਟਰਸ ਕੰਡੀਸ਼ੰਸ ਦੀ ਜਾਂਚ ਕਰਨ ਲਈ ਪ੍ਰਯੋਗ ਕੀਤੇ ਜਾਂਦੇ ਹਨ
ਉਨ੍ਹਾਂ ਦਾ ਆਉਟਪੁਟ ਬੂਲਿਅਨ ਡੇਟਾ ਟਾਈਪ ਦਾ ਇੱਕ ਵੈਰਿਏਬਲ ਹੈ ਇੱਕ ਬੂਲਿਅਨ ਡੇਟਾ ਟਾਈਪ ਦਾ ਸਰੂਪ 1 ਬਿਟ ਹੁੰਦਾ ਹੈ
ਇਸਵਿੱਚ ਕੇਵਲ ਦੋ ਵੈਲਿਊ ਸਟੋਰ ਹੁੰਦੀਆਂ ਹਨ
ਟਰੂ ਜਾਂ ਫਾਲਸ
ਜਦੋਂ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਆਉਟਪੁਟ ਵਿੱਚ ਟਰੂ ਪ੍ਰਾਪਤ ਹੁੰਦਾ ਹੈ
ਜੇਕਰ ਕੰਡੀਸ਼ਨ ਟਰੂ ਨਹੀਂ ਹੁੰਦੀ ਹੈ ਤਾਂ ਆਉਟਪੁਟ ਫਾਲਸ ਹੁੰਦਾ ਹੈ
ਇੱਥੇ ਉਪਲੱਬਧ ਰੀਲੇਸ਼ਨਲ ਆਪਰੇਟਰਸ ਦੀ ਇੱਕ ਸੂਚੀ ਦਿੱਤੀ ਗਈ ਹੈ
ਗਰੇਟਰ ਦੈਨ ਵਲੋਂ ਜਿਆਦਾ ਲੈਸ ਦੈਨ ਵਲੋਂ ਘੱਟ 000113 000013 ਇਕਵਲ ਟੂ ਦੇ ਬਰਾਬਰ ਗਰੇਟਰ ਦੈਨ ਅਤੇ ਇਕਵਲ ਟੂ ਵਲੋਂ ਬਹੁਤ ਜਾਂ ਬਰਾਬਰ ਲੈਸ ਦੈਨ ਅਤੇ ਇਕਵਲ ਟੂ ਵਲੋਂ ਘੱਟ ਜਾਂ ਬਰਾਬਰ ਨਾਟ ਇਕਵਲ ਟੂ ਦੇ ਬਰਾਬਰ ਨਹੀਂ ਅਸੀ ਉਨ੍ਹਾਂ ਸਾਰਿਆਂ ਨੂੰ ਵਿਸਥਾਰ ਪੂਰਵਕ ਜਾਣਾਗੇ
ਇਕਲਿਪਸ ਉੱਤੇ ਜਾਓ
ਇੱਥੇ ਸਾਡੇ ਕੋਲ ਬਾਕੀ ਕੋਡ ਲਈ ਜ਼ਰੂਰੀ ਇਕਲਿਪਸ ਇਦੇ ਅਤੇ ਸਕੇਲੇਟਨ ਹੈ
ਮੈਂ ਬੂਲੇਅੰਡੇਮੋ ਨਾਮਕ ਇੱਕ ਕਲਾਸ ਬਣਾਇਆ ਹੈ ਅਤੇ ਇਸਨੂੰ ਮੇਨ ਮੇਥਡ ਵਿੱਚ ਸ਼ਾਮਿਲ ਕਰ ਦਿੱਤਾ ਹੈ
ਹੁਣ ਕੁੱਝ ਏਕਸਪ੍ਰੇਸ਼ੰਸ ਵਿਅੰਜਕ ਜੋੜਦੇ ਹਨ
ਟਾਈਪ ਕਰੋ ਬੂਲੀਅਨ b 160 ਕੀਵਰਡ ਬੂਲੀਅਨ ਵੈਰਿਏਬਲ b ਦੇ ਡੇਟਾ ਟਾਈਪ ਨੂੰ ਬੂਲੀਅਨ ਦੇ ਰੂਪ ਵਿੱਚ ਘੋਸ਼ਿਤ ਕਰਦਾ ਹੈ
ਅਸੀ b ਵਿੱਚ ਸਾਡੀ ਕੰਡੀਸ਼ਨ ਦੇ ਨਤੀਜੇ ਨੂੰ ਸਟੋਰ ਕਰਾਂਗੇ
ਅਸੀ ਇੱਕ ਵੈਰਿਏਬਲ ਵੇਟ ਪਰਿਭਾਸ਼ਿਤ ਕਰਾਂਗੇ ਅਤੇ ਉਸ ਵੈਰਿਏਬਲ ਦਾ ਪ੍ਰਯੋਗ ਕਰਨ ਲਈ ਇੱਕ ਕੰਡੀਸ਼ਨ ਦੀ ਜਾਂਚ ਕਰਾਂਗੇ
ਇੰਟ ਵੇਟ ਇਕੁਅਲ ਟੋ 45160 ਅਸੀ ਜਾਂਚ ਕਰਾਂਗੇ ਕਿ ਵੇਟ ਦੀ ਵੈਲਿਊ 40 ਤੋਂ ਜਿਆਦਾ ਹੈ ਜਾਂ ਨਹੀਂ
b ਇਕੁਅਲ ਟੋ ਵੇਟ ਗ੍ਰੇਟਰ ਥਾਨ 40160 ਇਹ ਕਥਨ ਦਸਦਾ ਹੈ ਕਿ ਜਾਂਚ ਕਰੋ ਕਿ ਵੈਰਿਏਬਲ ਦੀ ਵੈਲਿਊ 40 ਤੋਂ ਜਿਆਦਾ ਹੈ ਜਾਂ ਨਹੀਂ ਅਤੇ ਨਤੀਜੇ ਨੂੰ b ਵਿੱਚ ਸਟੋਰ ਕਰਦੇ ਹਾਂ
ਹੁਣ b ਦੀ ਵੈਲਿਊ ਨੂੰ ਪ੍ਰਿੰਟ ਕਰਦੇ ਹਾਂ
ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ 160 ਸੇਵ ਅਤੇ ਰਨ ਕਰੋ
ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਆਉਟਪੁਟ ਟਰੂ ਪ੍ਰਾਪਤ ਹੁੰਦਾ ਹੈ
ਹੁਣ ਵੇਖਦੇ ਹਾਂ ਕਿ ਕੀ ਹੁੰਦਾ ਹੈ ਜੇਕਰ ਵੈਲਿਊ 40 ਤੋਂ ਘੱਟ ਹੁੰਦੀ ਹੈ
ਵੇਟ ਨੂੰ ਬਦਲਕੇ 30 ਕਰੋ
ਸੇਵ ਅਤੇ ਰਨ ਕਰੋ ਅਸੀ ਵੇਖ ਸੱਕਦੇ ਹਾਂ ਕਿ ਆਉਟਪੁਟ ਵਿੱਚ ਆਸ਼ਾਨੁਰੂਪ ਫਾਲਸ ਪ੍ਰਾਪਤ ਹੁੰਦਾ ਹੈ
ਇਸ ਪ੍ਰਕਾਰ ਗਰੇਟਰ ਦੈਨ ਚਿੰਨ੍ਹ ਦਾ ਵਰਤੋ ਇਹ ਜਾਂਚਣ ਲਈ ਕੀਤੀ ਜਾਂਦਾ ਹੈ ਕਿ ਇੱਕ ਵੈਲਿਊ ਦੂੱਜੇ ਤੋਂ ਵੱਡੀ ਹੈ ਜਾਂ ਨਹੀਂ
ਉਸੀ ਪ੍ਰਕਾਰ ਲੈਸ ਦੈਨ ਚਿੰਨ੍ਹ ਦਾ ਵਰਤੋ ਇਹ ਜਾਂਚ ਕਰਣ ਲਈ ਕੀਤਾ ਜਾਂਦਾ ਹੈ ਕਿ ਇੱਕ ਵੈਲਿਊ ਦੂੱਜੇ ਤੋਂ ਛੋਟੀ ਹੈ ਜਾਂ ਨਹੀਂ
ਗਰੇਟਰ ਦੈਨ ਚਿੰਨ੍ਹ ਨੂੰ ਲੈਸ ਦੈਨ ਚਿੰਨ੍ਹ ਤੋਂ ਬਦਲਦੇ ਹਾਂ
ਇਸ ਲਈ ਅਸੀ ਜਾਂਚ ਕਰ ਰਹੇ ਹਾਂ ਕਿ ਵੇਟ 40 ਤੋਂ ਘੱਟ ਹੈ
ਸੇਵ ਅਤੇ ਰਨ ਕਰੋ
ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਆਉਟਪੁਟ ਆਸ਼ਾਨੁਰੂਪ ਟਰੂ ਪ੍ਰਾਪਤ ਹੁੰਦਾ ਹੈ
ਵੇਟ ਦੀ ਵੈਲਿਊ ਨੂੰ ਬਦਲਕੇ 45 ਕਰਦੇ ਹਨ ਅਤੇ ਆਉਟਪੁਟ ਨੂੰ ਵੇਖਦੇ ਹਾਂ
ਸੇਵ ਅਤੇ ਰਨ ਕਰੋ
ਅਸੀ ਵੇਖਦੇ ਹਾਂ ਕਿ ਸਾਨੂੰ ਫਾਲਸ ਪ੍ਰਾਪਤ ਹੁੰਦਾ ਹੈ ਕਿਉਂਕਿ ਕੰਡੀਸ਼ਨ ਵੇਟ 40 ਤੋਂ ਘੱਟ ਟਰੂ ਨਹੀਂ ਹੈ
ਹੁਣ ਵੇਖਦੇ ਹਾਂ ਕਿ ਕਿਵੇਂ ਜਾਂਚ ਕਰਦੇ ਹਨ ਕਿ ਇੱਕ ਵੈਲਿਊ ਦੂੱਜੇ ਦੇ ਬਰਾਬਰ ਹੈ ਜਾਂ ਨਹੀਂ
ਅਜਿਹਾ ਕਰਨ ਦੇ ਲਈ ਅਸੀ ਦੋ ਇਕਵਲ ਟੂ ਚਿੰਨ ਦਾ ਪ੍ਰਯੋਗ ਕਰਦੇ ਹਾਂ
ਲੈਸ ਦੈਨ ਚਿੰਨ੍ਹ ਨੂੰ ਡਬਲ ਇਕਵਲ ਟੂ ਵਿਚ ਬਦਲੋ
ਸੇਵ ਅਤੇ ਰਨ ਕਰੋ
ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਆਉਟਪੁਟ ਫਾਲਸ ਹੈ ਕਿਉਂਕਿ ਵੇਟ ਦੀ ਵੈਲਿਊ 40 ਦੇ ਬਰਾਬਰ ਨਹੀਂ ਹੈ
ਹੁਣ ਵੇਟ ਨੂੰ ਬਦਲਕੇ 40 ਕਰਦੇ ਹਾਂ ਅਤੇ ਆਉਟਪੁਟ ਵੇਖਦੇ ਹਾਂ
ਸੇਵ ਅਤੇ ਰਨ ਕਰੋ
ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਕਿ ਆਉਟਪੁਟ ਟਰੂ ਹੈ
ਇਸ ਪ੍ਰਕਾਰ ਡਬਲ ਇਕਵਲ ਦਾ ਪ੍ਰਯੋਗ ਸਮਾਨਤਾ ਦੀ ਜਾਂਚ ਕਰਨ ਲਈ ਕੀਤਾ ਜਾਂਦਾ ਹੈ
ਕ੍ਰਿਪਾ ਸੁਚੇਤ ਰਹੋ ਕਿਉਂਕਿ ਅਕਸਰ ਲੋਕ ਸਮਾਨਤਾ ਦੀ ਜਾਂਚ ਕਰਨ ਲਈ ਸਿੰਗਲ ਇਕਵਲ ਟੂ ਚਿੰਨ੍ਹ ਦਾ ਪ੍ਰਯੋਗ ਕਰਦੇ ਹਨ
ਅਤੇ ਇਹ ਅਣਚਾਹੀਆਂ ਗਲਤੀਆਂ ਪੈਦਾ ਕਰਦਾ ਹੈ
ਇਸਦੇ ਬਾਅਦ ਅਸੀ ਵੇਖਾਂਗੇ ਕਿ ਲੈਸ ਦੈਨ ਅਤੇ ਇਕਵਲ ਟੂ ਲਈ ਕਿਵੇਂ ਜਾਂਚ ਕਰਿਏ
ਅਜਿਹਾ ਕਰਨ ਦੇ ਲਈ ਅਸੀ ਇੱਕ ਲੈਸ ਦੈਨ ਚਿੰਨ੍ਹ ਦੇ ਬਾਅਦ ਇੱਕ ਇਕਵਲ ਟੂ ਚਿੰਨ੍ਹ ਦਾ ਪ੍ਰਯੋਗ ਕਰਾਂਗੇ
ਡਬਲ ਇਕਵਲ ਟੂ ਨੂੰ ਲੈਸ ਦੈਨ ਇਕਵਲ ਟੂ ਵਿਚ ਬਦਲੋ
ਸੇਵ ਅਤੇ ਰਨ ਕਰੋ
ਆਸ਼ਾ ਦੇ ਅਨੁਸਾਰ ਆਉਟਪੁਟ ਟਰੂ ਹੈ
ਹੁਣ ਕੀ ਲੈਸ ਦੈਨ ਚੇਕ ਪਰਫ਼ਾਰ੍ਮ ਕੀਤਾ ਗਿਆ ਹੈ160 ਇਹ ਦੇਖਣ ਲਈ ਵੇਟ ਦੀ ਵੈਲਿਊ ਨੂੰ ਬਦਲੋ
40 ਨੂੰ ਬਦਲਕੇ 30 ਕਰੋ
ਸੇਵ ਅਤੇ ਰਨ ਕਰੋ
ਅਸੀ ਵੇਖਦੇ ਹਾਂ ਕਿ ਹਾਲਾਂਕਿ ਵੇਟ 40 ਦੇ ਬਰਾਬਰ ਨਹੀਂ ਹੈ ਫਿਰ ਵੀ ਸਾਨੂੰ ਆਉਟਪੁਟ ਫਾਲਸ ਪ੍ਰਾਪਤ ਹੁੰਦਾ ਹੈ ਕਿਉਂਕਿ ਇਹ 40 ਵਲੋਂ ਘੱਟ ਹੈ
ਹੁਣ ਵੇਖਦੇ ਹਾਂ ਕਿ ਕੀ ਹੁੰਦਾ ਹੈ ਜੇਕਰ ਵੇਟ ਦੀ ਵੈਲਿਊ 40 ਵਲੋਂ ਜਿਆਦਾ ਹੋ
ਮਨ ਲਓ ਕੀ ਇਹ 50 ਹੈ
ਸੇਵ ਅਤੇ ਰਨ ਕਰੋ
ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਆਉਟਪੁਟ ਫਾਲਸ ਹੈ ਕਿਉਂਕਿ ਵੇਟ ਦੀ ਵੈਲਿਊ 40 ਦੇ ਬਰਾਬਰ ਨਹੀਂ ਹੈ
ਅਤੇ ਇਹ ਵੀ 40 ਤੋਂ ਘੱਟ ਨਹੀਂ ਹੈ
ਇਸ ਪ੍ਰਕਾਰ ਅਸੀ ਗਰੇਟਰ ਦੈਨ ਅਤੇ ਇਕਵਲ ਟੂ ਦੀ ਜਾਂਚ ਕਰਨ ਲਈ ਅਸੀ ਇੱਕ ਗਰੇਟਰ ਦੈਨ ਚਿੰਨ੍ਹ ਦੇ ਬਾਅਦ ਇੱਕ ਇਕਵਲ ਟੂ ਚਿੰਨ੍ਹ ਦਾ ਪ੍ਰਯੋਗ ਕਰਦੇ ਹਾਂ
ਇਸਦਾ ਅਭਿਆਸ ਕਰਦੇ ਹਾਂ
ਲੈਸ ਦੈਨ ਇਕਵਲ ਟੂ ਨੂੰ ਗਰੇਟਰ ਦੈਨ ਇਕਵਲ ਟੂ ਵਿਚ ਬਦਲੋ
ਸੇਵ ਅਤੇ ਰਨ ਕਰੋ
ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਆਉਟਪੁਟ ਟਰੂ ਹੈ ਕਿਉਂਕਿ ਵੇਟ 40 ਵਲੋਂ ਜਿਆਦਾ ਹੈ
ਵੇਟ ਨੂੰ ਬਦਲਕੇ 40 ਤੋਂ ਘੱਟ ਦੀ ਵੈਲਿਊ ਲਵੋ
ਵੇਟ ਦੀ ਵੈਲਿਊ ਨੂੰ ਬਦਲਕੇ 40 ਤੋਂ ਘੱਟ ਕਰਦੇ ਹਾਂ
30 ਮਨ ਲੈਂਦੇ ਹਾਂ
ਸੇਵ ਅਤੇ ਰਨ ਕਰੋ
ਸਾਨੂੰ ਫਾਲਸ ਪ੍ਰਾਪਤ ਹੁੰਦਾ ਹੈ ਕਿਉਂਕਿ ਵੇਟ ਦੀ ਵੈਲਿਊ 40 ਤੋਂ ਜਿਆਦਾ ਨਹੀਂ ਹੈ ਅਤੇ 40 ਦੇ ਬਰਾਬਰ ਵੀ ਨਹੀਂ ਹੈ
ਫਿਰ ਅਸੀ ਵੇਖਾਂਗੇ ਕਿ ਨਾਟ ਇਕਵਲ ਟੂ ਲਈ ਜਾਂਚ ਕਿਵੇਂ ਕਰੀਏ
ਇਸ ਨੂੰ ਇੱਕ ਏਕਸਕਲੇਮੇਸ਼ਨ ਮਾਰਕ ਦੇ ਬਾਅਦ ਇੱਕ ਇਕਵਲ ਟੂ ਚਿੰਨ੍ਹ ਦਾ ਪ੍ਰਯੋਗ ਕਰਕੇ ਕੀਤਾ ਜਾਂਦਾ ਹੈ
ਗਰੇਟਰ ਦੈਨ ਨੂੰ ਏਕਸਕਲੇਮੇਸ਼ਨ ਮਾਰਕ ਵਿਚ ਬਦਲੋ
ਸੋ ਇਹ ਕਥਨ ਜਾਂਚ ਕਰਦਾ ਹੈ ਕਿ ਵੇਟ ਦੀ ਵੈਲਿਊ 40 ਦੇ ਬਰਾਬਰ ਨਹੀਂ ਹੈ ਅਤੇ ਨਤੀਜਾ ਨੂੰ b ਵਿੱਚ ਸਟੋਰ ਕੀਤਾ ਜਾਂਦਾ ਹੈ
ਸੇਵ ਅਤੇ ਰਨ ਕਰੋ
ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਕਿ ਆਉਟਪੁਟ ਟਰੂ ਹੈ ਕਿਉਂਕਿ ਵੇਟ ਦੀ ਵੈਲਿਊ 40 ਦੇ ਬਰਾਬਰ ਨਹੀਂ ਹੈ
ਵੇਟ ਨੂੰ ਬਦਲਕੇ 40 ਕਰਦੇ ਹਾਂ ਅਤੇ ਆਉਟਪੁਟ ਵੇਖਦੇ ਹਾਂ
30 ਨੂੰ ਬਦਲਕੇ 40 ਕਰਦੇ ਹਾਂ
ਸੇਵ ਅਤੇ ਰਨ ਕਰੋ
ਸਾਨੂੰ ਫਾਲਸ ਪ੍ਰਾਪਤ ਹੁੰਦਾ ਹੈ ਕਿਉਂਕਿ ਵੇਟ ਦੇ 40 ਦੇ ਬਰਾਬਰ ਨਹੀਂ ਹੋਣ ਦੀ ਕੰਡੀਸ਼ਨ ਫਾਲਸ ਹੈ
ਨਾਟ ਇਕਵਲ ਟੂ ਕੰਡੀਸ਼ਨ ਨੂੰ ਇਕਵਲ ਟੂ ਕੰਡੀਸ਼ਨ ਦੇ ਵਰੋਧੀ ਦੇ ਰੂਪ ਵਿੱਚ ਮੰਨਿਆ ਜਾ ਸਕਦਾ ਹੈ
ਅਜਿਹਾ ਇਸਲਈ ਹੁੰਦਾ ਹੈ ਕਿ ਅਸੀ ਜਾਵਾ ਵਿੱਚ ਡੇਟਾ ਦੀ ਤੁਲਣਾ ਕਰਨ ਲਈ ਵੱਖਰੇ ਰਿਲੇਸ਼ਨਲ ਆਪਰੇਟਰਸ ਦਾ ਪ੍ਰਯੋਗ ਕਰਦੇ ਹਾਂ
ਅਸੀ ਇਸ ਟਿਊਟੋਰਿਅਲ ਦੀ ਅੰਤ ਉੱਤੇ ਪਹੁੰਚ ਗਏ ਹਾਂ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਬੂਲਿਅਨ ਡੇਟਾ ਟਾਈਪ ਦੇ ਬਾਰੇ ਵਿੱਚ ਰਿਲੇਸ਼ਨਲ ਆਪਰੇਟਰਸ ਅਤੇ ਤੁਲਣਾ ਕਰਣ ਲਈ ਰਿਲੇਸ਼ਨਲ ਆਪਰੇਟਰਸ ਦਾ ਪ੍ਰਯੋਗ ਕਰਨ ਬਾਰੇ
ਇਸ ਟਿਊਟੋਰਿਅਲ ਲਈ ਅਸਾਇਣਮੈਂਟ ਦੇ ਰੂਪ ਵਿੱਚ ਪਤਾ ਕਰੋ ਕਿ ਦਿਖਾਏ ਗਏ ਦੋ ਵਿਅੰਜਕ ਬਰਾਬਰ ਹਨ160 000923 000922 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਨਣ ਦੇ ਲਈ http ਸਪੋਕਨ ਟਿਊਟੋਰੀਅਲ ਓਰਗ What is a Spoken Tutorial ਨਿਮਨ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਵਰਤ ਕੇ ਵਰਕਸ਼ਾਪਾਂ ਲਗੋਉਂਦੀ ਹੈ
ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ
ਜਿਆਦਾ ਜਾਣਕਾਰੀ ਲਈ ਕ੍ਰਿਪਾ ਕੰਟੈਕਟ ਏਟੀ ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਸਲੈਸ਼ ਨਮੈਕਟ ਹਾਈਫਨ ਇੰਟਰੋ ਉੱਤੇ ਉਪਲੱਬਧ ਹੈ ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੋਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ